ਚੰਗਾ ਵਧੀਆਂ ਘਰ ਦੀ ਠੀਕ ਮੁਲ ਵੀ ਨਾ ਲਈ ਜਾਂਦੀ ਫਿਰ ਕਿਤੇ ਝੜੀਆਂ ਝੂੜੀਆਂ ਲੱਗਦੀਆਂ ਫਿਰ ਪਤਾ ਲੱਗਤਾ ਆਹੋ ਅਸੀ ਤਾ ਕੱਠਾ ਰੱਖ ਛੱਡਦੇ ਸੱਭ ਕੁਛ ਆਹ ਫਿਰ ਉਹ ਨਾਲ ਪੰਦਰਾ ਵੀਹ ਕੀਤੇ ਬ ਉਹ ਕਰ ਦਿੰਦੇ ਆ ਆਘ ਲੈ ਜਾਂਦੇ ਉਹ ਸੂਹੇ ਸੂਹੇ ਚੁਗ ਲਾ ਤੂੰ

ਨਹੀ ਉਹ ਚੰਗੇ ਸੂਹੇ ਮੱਝ ਵਾਸਤੇ ਵੀ ਚੰਗੇ ਆ

ਵਿਚੇ ਆਘ ਵਿਚੇ ਪੋੜੀ ਇਕੱਠੀ ਕਰੀ ਜਾਣੀ

ਸੜਕ ਪੱਕੀ ਬਣੀ ਰੋਡ

ਚੁਕਿਆ ਜਾਂਦਾ ਜੇ ਪਿਛੇ ਭਾਰ ਹੋਵੇ ਤੇ

ਗਿਆ ਗੱਡੀ ਪੈਦਲੀ ਦੇੜੀ ਹੁੰਦੀ ਆ ਆਹੋ ਹਮ ਹੋਰ ਠੀਕਾ ਉਹ ਫਿਰ ਇਦਾ ਕਰਕੇ ਤੂੜੀ ਤਾੜੀ ਬਚੀ ਰਹੀ ਹਮ ਅਪ੍ਰੈਲ ਮਹੀਨੇ ਦੇ ਅੰਤ ਤੱਕ ਹੋਣਾ ਹਿਸਾਬ ਲਾਲਾ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਨਹੀਂ ਵਧੀਆਂ ਆਘ ਨਾਲ ਦੀ ਰੀਸ ਨੀ ਆਘ ਤਾ ਸੱਭ ਤੋ ਵਧੀਆਂ ਹੁੰਦਾ ਬੀਜਾਂ ਤਾ ਅਸੀ ਗੰਨੇ ਬੀਜਣ ਵਾਸਤੇ ਹਮ ਉਹ ਕਮਾਦ ਵੱਡਿਆ ਫਿਰ ਮੈਨੂੰ ਫੋਨ ਕਰਤਾ ਕਿ ਆਘ ਹੈਗੇ ਆਜਾ ਲੈਜਾ ਕਮਾਦ ਵੱਡਿਆ ਫਿਰ ਦੋ ਤਿੰਨ ਪੰਡਾ ਲਿਆਂਦੀਆਂ ਹਮ ਠੀਕਾ ਹੋਰ ਵਧੀਆਂ ਬਾਕੀ ਤੁਹਾਡੇ ਵੱਲ ਸੂਹੇ ਤੇ ਹੁੰਦਾ ਪਾਣੀ ਕ ਨਹੀਂ ਹੈਲੋ ਸਾਡਾ ਵੀ ਨਾ ਟੂਬਲ ਖਰਾਬ ਹੋ ਗਿਆ ਪਰੂ ਅੱਛਾ

ਹੈ ਮੋਟੀ ਜੀ ਮਤਲਬ ਗੰਨਾ ਵੀ ਮੋਟਾ ਜਾ ਚੰਗੇ ਮੋਟੇ ਗੰਨੇ ਸੀਗੇ ਜਿਦਾ

ਅੱਛਾ ਤੇ ਉਹ ਥੋੜਾ ਜਾ ਬੀ ਨਿਕਲ ਆਇਆ ਹੁਣ ਫਿਰ ਜਾਕੇ ਪੁਟ ਕੇ ਬੰਬੀ ਚ ਲਾਇਆ ਆਹੋ ਗਾਹਾ ਵਧਾਲੋ ਬੀਹ ਉਹਦਾ ਅੱਛਾ ਚੱਲ ਵਧੀਆਂ ਇਹ ਉਹ ਬੀਜ ਹੋਣਾ ਕੱਢਦੇ ਹਨਾ ਹਮ ਵੇਲੇ ਨਾਲ ਰੋਹ ਨੀ ਕੱਢਦੇ ਆਹੋ ਆਹੋ ਇਹ ਉਹ ਗੰਨਾ ਹੁੰਦਾ ਆਹੋ ਅਸੀ ਵੀ ਇੱਕ ਵਾਰ ਬੀਜਿਆਂ ਗੁੜ ਗਾੜਾ ਤਾ ਕੱਢਿਆ ਨੀ ਵੇਚਤਾ ਸੀ ਇਦਾ ਹੀ ਆਹੋ ਫਿਰ ਹਮ ਉਹ ਫਿਰ ਪੈਹੇ ਤਾ ਦਿਤੇ ਦਸ ਹਜਾਰ ਰੁਪਏ ਫਿਰ ਲੋਹੇ ਦਾ ਸੁਹਾਗਾ ਬਣਾਇਆ ਟਰੈਕਟਰ ਦਾ ਹਮ ਆਹੋ ਹੁਣ ਚੱਲਣ ਡਿਆ

ਹਮ ਚੰਗਾ ਵੀਰ ਫਿਰ ਚੱਲ ਠੀਕਾ ਚੰਗਾ Hello

ਬੁ ਬੁੜਾਵਾਲ ਤੋਂ ਤੁਸੀਂ ਕਿੱਥੋਂ ਜੀ? ਅਸੀਂ ਮੂਸੇ ਤੋਂ।

ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਹੋ? ਕਿਹੜੇ ਸਕੂਲ ਚ?

ਹਾਂਜੀ, ਤੁਸੀਂ? ਮੈਂ ਬੋੜਾਵਾਲ ਹੀ ਪੜ੍ਹਦੀ ਹਾਂ ਜੀ ਸਰਕਾਰੀ ਸਕੂਲ ਵਿੱਚ। ਕਿਹੜੀ class ਚ? ਮੈਂ ਦਸਵੀਂ ਜਮਾਤ ਚ ਪੜ੍ਹਦੀ ਹਾਂ ਜੀ ਤੁਸੀਂ ਕਿਹੜੀ ਜਮਾਤ ਚ ਪੜ੍ਹਦੇ ਹੋ ਜੀ? Plus-two ਚ ਜੀ। Plus-two ਦੇ ਵਿੱਚ। ਤੁਸੀਂ ਬਾਰਵੀਂ ਕਰ ਲਈ? ਬਾਰਵੀਂ ਚ ਹੀ ਹੈ।

ਤੁਸੀਂ ਮੂਸੇ ਵਾਲੇ ਨੂੰ ਜਾਣਦੇ ਹੋ ਜੀ? ਹਾਂ।

ਨਾ। ਕਦੇ ਮਿਲੇ ਨੀ ਜੀ ਉਹਨੂੰ। ਵੇਖਿਆ ਤਾਂ ਹੈਗਾ ਜੀ photo ਕਦੇ photo ਫੂਟੋ ਨੀ ਕਰਵਾਈ।

ਹਾਂ। ਤੁਹਾਡਾ ਘਰ ਕਿੱਥੇ ਹੀ ਜੀ? ਸਾਡਾ ਘਰ ਪਿੰਡ ਚ ਹੈ ਜੀ ਉਹਨਾਂ ਨੇ ਬਾਹਰ

ਹੋਰ ਦੱਸੋ

ਅਸੀਂ ਵੀ ਆਉਣਾ

ਸਕੂਲ ਤਾਂ ਜੀ ਵਧੀਆ ਜੀ।

ਤੁਹਾਡੇ ਤੁਹਾਡੇ ਸਕੂਲ ਚ ਉਹ DPD ਚ ਕਿੰਨੇ ਨੇ ਜੀ ਸਰੀਰਕ ਸਿੱਖਿਆ ਵਾਲੇ। ਚਾਰ ਨੇ ਜੀ ਚਾਰ ਨੇ ਜੀ ਦੋ ਮੈਡਮਾਂ ਨੇ ਦੋ ਸਰ ਨੇ।

ਸਾਡੇ ਸਕੂਲ ਤਾਂ ਇੱਕ ਆ ਜੀ।

ਅੱਛਾ ਜੀ।

ਜ਼ਿਲ੍ਹਾ ਖੇਡ ਕੇ ਆਈ ਸੀ ਜੀ ਮਾਨਸਾ ਪਹਿਲਾਂ। ਅੱਛਾ ਅਸੀਂ ਵੀ state ਖੇਡ ਕੇ ਆਏ ਸੀ ਐਤਕੀ। ਹਾਂ ਅਸੀਂ ਫਤਿਹਗੜ੍ਹ ਸਾਹਿਬ ਗਏ ਸੀ ਖੇਡਣ ਉੱਥੇ। ਅਸੀਂ ਫਰੀਦਕੋਟ ਗਏ ਸੀ। ਸਾਡੀ ਤਾਂ ਜੀ math ਵਾਲੀ madam ਬਾਹਲੀ ਭੈੜੀ ਆ। ਅੱਛਾ ਜੀ ਸਾਡੀ ਵੀ

ਸਾਡੀ ਵੀ ਸਾਡੀ ਵੀ ਪੰਜਾਬੀ ਵਾਲੀ madam ਬਾਹਲੀ ਭੈੜੀ ਹੈ। ਹਾਂਜੀ

Math ਵਾਲੇ ਤਾਂ ਊਈ ਸਾਰਾ ਦਿਨ ਕਦੇ ਕਿਹਨੂੰ ਪੁੱਠਾ ਬੋਲ ਪਊ ਕਦੇ ਕਿਹਨੂੰ ਸਾਰਾ ਦਿਨ ਲੜਾ ਸੁਣਿਆ ਜੀ ਮੈਂ ਤੁਹਾਡੇ

ਹੋਰ ਦੱਸ ਦਓ ਜੀ ਵੀ ਹੋਰ ਤਾਂ ਜੀ ਕੀ ਦੱਸੀਏ ਬਸ ਸਾਰਾ ਦਿਨ ਜਵਾਕਾਂ ਤੇ ਰੋਹਬ ਜਿਹਾ ਝਾੜਦੀ ਰਹਿੰਦੀ ਆ। ਹਮ

ਕਦੇ ਕਿਹਦੇ ਨਾਲ ਪੰਗਾ ਲੈ ਲਿਆ ਕਦੇ ਕਿਹਦੇ ਨਾਲ।

ਕਦੇ ਕਿਹੜੀ madam ਨਾਲ ਲੜ ਪਈ

ਕਿੰਨੀਆਂ ਸਹੇਲੀਆਂ? ਸਹੇਲੀਆਂ ਤਾਂ ਜੀ ਮੇਰੀਆਂ ਵਾ ਬਹੁਤ ਸਾਰੀਆਂ ਨੇ। ਤੁਹਾਡੀਆਂ ਜੀ ਤੁਹਾਡੀਆਂ ਜੀ? ਅੱਛਾ ਵਾਧੂ।

ਅੱਛਾ ਜੀ ਸਾਡੀ ਵੀ ਪੂਰੀ ਚੱਲਦੀ ਹੈ।

ਤੁਹਾਡੀ ਚ ਤੁਹਾਡੀ ਜਮਾਤ ਚ ਕਿੰਨੇ ਜਵਾਕ ਨੇ?

ਸਾਡੀ ਚ ਨੱਬੇ ਜੀ। ਫਿਰ ਤੁਹਾਡਾ ਹਾਂਜੀ ਫਿਰ ਤੁਹਾਡਾ ਸਕੂਲ ਬਹੁਤ ਵੱਡਾ,

ਅੱਛਾ ਜੀ।

ਸਾਡਾ ਫਿਰ,

ਅਗਲੇ ਸਾਲ ਵੀ ਮੈਂ ਉਹੀ ਸਕੂਲ ਚ ਲੱਗਣਾ ਜਿਹੜੇ ਸਕੂਲ ਚ ਤੁਸੀਂ ਹੋ। ਗਿਆਰਵੀਂ ਮੈਂ ਉੱਥੇ ਕਰਨੀ ਹੈ ਗਿਆਰਵੀਂ ਬਾਰਵੀਂ।

ਤੁਸੀਂ ਅੱਗੇ ਕੀ ਕਰਨਾ ਜੀ? ਅੱਗੇ ਪੜ੍ਹੋਂਗੇ?

ਵਧੀਆ ਗੱਲ ਆ ਪੜ੍ਹਿਓ। ਹਾਂਜੀ। ਹੋਰ ਸਾਰੇ ਠੀਕ ਨੇ?

ਤੁਸੀਂ ਕਿਹੜੇ subject ਲੈਣੇ ਤੁਸੀਂ ਕਿਹੜੇ ਪੰਜਾਬੀ english

ਅਗਰੇਜ਼ੀ ਇਹ ਜਿਹੇ ਲੈਣੇ ਹੈ ਜੀ। ਹਾਂਜੀ। ਹੋਰ ਸੁਣਾਓ। ਅਸੀਂ ਪੰਜ ਜਾਣੇ ਆਂ ਜੀ। ਹੋਰ ਕਿੰਨੇ ਤੁਸੀਂ ਪਰਿਵਾਰ ਚ ਕਿੰਨੇ

ਛੇ ਜਾਣੇ ਹੋ

ਹਮ ਅੱਛਾ ਭਰਾ ਅਸੀਂ ਜੀ ਤਿੰਨ। ਅੱਛਾ। ਇੱਕ ਭਰਾ ਹੈਗਾ ਜੀ ਮੰਮੀ daddy

ਲੜਦੇ ਤਾਂ ਅਸੀਂ ਬਹੁਤ ਹਾਂ ਜੀ।

ਗੱਲਬਾਤ ਤਾਂ ਕੀ ਉਹਨਾਂ ਦੀ ਗੱਲਬਾਤ ਹੀ ਦੱਸ ਦਓ ਉਹਨਾਂ ਦੀ ਕੋਈ। ਭਰਾ ਤਾਂ ਸਾਰਾ ਦਿਨ mobile ਤੇ ਲੱਗਿਆ ਰਹਿੰਦਾ।

ਭੈਣ ਕੰਮ ਕਰਦੀ ਰਹਿੰਦੀ ਆ ਘਰ ਦੇ। ਮੈਂ ਖੇਡਦੀ ਰਹਿੰਦੀ ਹਾਂ। ਤੁਸੀਂ ਕੀ ਕਰਦੇ ਹੁੰਦੇ ਹੋ ਜੀ। ਅੱਛਾ।

ਮੈਂ ਤਾਂ ਆਪ ਆਹੀ ਕੰਮ ਆ ਮੇਰੇ ਕੋਲੇ

ਖੇਡਦੀ ਫਿਰਦੀ ਰਹਿੰਦੀ ਹਾਂ। ਮੈਂ ਵੀ TV ਦੇਖਦੀ ਰਹਿੰਦੀ ਹਾਂ।

TV ਦੇਖਦੀ ਰਹਿੰਦੀ ਹਾਂ ਵਗ ਜਾਂਦੀ ਹਾਂ।

ਅੱਛਾ।

ਹਮ

ਮੇਰੇ ਵੀ ਚਾਚੇ ਦੀ ਕੁੜੀ ਹੈ ਜੀ। ਨਾ ਜੀ ਮਾੜੀ ਮਾੜੀ ਗੱਲ ਤੇ ਕੰਮ, ਮਾੜੀ ਮਾੜੀ ਗੱਲ ਤੇ ਤਾਂ ਰੁਸ ਪੈਂਦੀ ਹੈ ਜੋਤੀ।

ਅੱਛਾ।

ਹੋਰ ਦੱਸੋ। ਅੱਛਾ। ਹੋਰ ਤਾਂ ਬਸ ਤੇ ਪੰਜਾਬੀ ਵਾਲੀ madam ਦਾ ਨਾਮ ਕੀ ਆ। ਵਲਾਡੇ ਵਗ ਜਾਂਦੇ ਹਾਂ ਆ ਜਾਂਦੇ ਆਂ ਘਰੇ, ਵਲਾਡੇ ਵਗ ਜਾਂਦੇ ਹਾਂ ਆ ਜਾਂਦੇ ਹਾਂ।

ਸਾਡੇ ਵਾਲੀ ਤਾਂ ਨਾ ਸਾਡੇ ਵਾਲੀ madam